BP ਦੀ problem ਏ ਇਹਦੇ ਵਿੱਚ ਆਪਾਂ ਜੇ ਦੇਖਿਆ ਜਾਵੇ ਇਹਦੀ ਕੋਈ age limit ਤਾਂ ਨਹੀਂ ਹੁੰਦੀ ਨਹੀੰ ਨਹੀੰ

ਜਿਹੜਾ ਇਹ ਮੈਂ ਦੇਖੋ ਪਹਿਲੇ time ਸੁਣਦੇ ਸੀ ਅੱਜ ਦੋ ਚਾਰ ਪੰਜ ਸਾਲ ਪਹਿਲਾਂ

ਤੇ ਪੰਜਾਹ ਸੱਠ ਸਾਲ ਤੋਂ ਬਾਅਦ attack ਆਉਦੇ ਸੀ ਬੰਦੇ ਨੂੰ

ਪਰ ਹੁਣ ਅੱਜ time ਚ ਪੱਚੀ ਪੱਚੀ ਸਾਲ ਬੱਚੇ ਨੂੰ attack ਆਈ ਜਾਂਦੇ ਏ ਉਹ ਵੀ

ਹਰੇਕ ਬੰਦੇ ਨੂੰ attack ਆਈ ਜਾਂਦਾ ਅੱਜਕਲ ਸਭ ਦੇ BP

ਇਹਦਾ ਵੀ ਗੱਲ ਇਹ ਵੀ ਇੱਕ ਤਾਂ BP ਦਾ ਸਭ ਤੋ ਵੱਡਾ ਕਾਰਣ tension ਹੁੰਦੀ ਏ

ਕੱਲ tension ਕਰਕੇ ਵੀ maximum ਇਹ case ਹੋ ਰਹੇ ਨੇ

ਤੁਸੀਂ ਵੀ Facebook ਵਗੈਰਾ ਚਲਾਉਦੇ ਹੋਣੇ ਆ ਹਨਾ ਉਹ ਚ ਦੂਏ ਤੀਏ ਦਿਨ ਕੋਈ ਖ਼ਬਰ ਲੱਗੀ ਹੁੰਦੀ ਏ

ਕਿਸੇ ਬੱਚੇ ਦਾ attack ਨਾਲ ਹੋ ਗਿਆ ਹਨਾ attack ਆ ਗਿਆ

ਬਾਈ ਤੇਈ ਦੀ ਉਮਰ ਹੁੰਦੀ ਏ ਬਾਈ ਤੇਈ ਸਾਲ ਦੇ ਨੂੰ attack ਹੋ ਜਾਂਦਾ

ਮੈਂ ਹੁਣ ਵੀ ਅੱਜ ਵੀ ਦੇਖਿਆ ਕੀ Facebook ਤੇ ਇੱਕ ਪਾਈ ਹੋਈ ਸੀ ਜਲੰਧਰ ਦਾ ਮੁੰਡਾ ਤੀਗਾ ਸਾਰੀ ਇੱਕੀ ਬਾਈ ਸਾਲ ਦੀ ਉਮਰ ਏ ਵਿਚਾਰੇ ਨੂੰ attack ਹੋ ਗਿਆ ਉਹਨੂੰ ਦੱਸੋ

ਇਹਦਾ ਇੱਦਾਂ ਤਾਂ ਨਹੀਂ ਕਹਿ ਸਕਦੇ ਵੀ ਬੰਦੇ ਦਾ cholesterol ਵੱਧ ਗਿਆ ਜਾਂ ਇਹਦਾ ਖੂਨ ਗਾੜਾ ਹੋ ਗਿਆ ਇਹਦਾ ਕੋਈ ਹੋਰ ਵੀ ਕਾਰਨ ਹੋ ਸਕਦਾ ਏ ਹਾਂ ਹੋਰ ਵੀ ਕਾਰਨ ਹੋ ਸਕਦੇ ਏ ਉਹ ਤਾਂ ਦੇਖੋ

cholesterol ਵੱਧ ਗਿਆ ਜਾਂ BP ਵੱਧ ਗਿਆ ਉਹ ਤਾਂ ਆਪਾਂ ਨੂੰ ਪਹਿਲਾਂ ਪਤਾ ਏ

ਉਹ ਅਚਾਨਕ ਹੋ ਰਿਹਾ ਤਾਂ ਕੋਈ ਹੋਰ ਵਜਾ ਵੀ ਹੋ ਸਕਦੀ ਕੋਈ ਬੰਦੇ ਨੇ

ਕਿਉਂਕਿ ਦੇਖੋ ਸਭ ਤੋਂ ਪਹਿਲਾਂ tension ਹੁੰਦੀ ਏ ਹਨਾ ਬੰਦੇ ਨੂੰ ਉਹ ਉਹਦਾ ਸਿੱਧਾ ਅਸਰ ਪੈਂਦਾ ਉਹਦੇ ਦਿਮਾਗ਼ ਤੇ

ਹਮੇਸ਼ਾ ਕਿਸੇ ਦਾ ਵੀ ਉਹ ਭਾਵੇਂ ਉਹ ਬੱਚਾ ਜਵਾਨ ਏ ਬੁੜਾ ਏ ਉਹ ਤੋਂ ਬਾਅਦ ਹੋਲੀਂ ਹੋਲੀਂ ਜਿਹੜੀ body ਏ ਦਿਮਾਗ਼ ਏ ਉਹ ਸਾਰਾ pressure ਪਾ ਦਿੰਦਾ ਏ heart ਦੇ ਉੱਪਰ

ਹਾਂ ਪਹਿਲਾਂ ਹਮੇਸ਼ਾ ਦਿਮਾਗ਼ ਤੇ ਜਾਂਦਾ ਦਿਮਾਗ਼ ਤੋਂ ਬਾਅਦ ਹੋਲੀ ਹੋਲੀਂ heart ਤੇ ਜਾਂਦਾ ਜਿਹਦੇ ਨਾਲ heart ਦੀ problem ਜਾਂ heart attack ਹੋਣੇ ਸ਼ੁਰੂ ਹੋ ਜਾਂਦੇ ਏ sir ਇੱਕ ਤੁਸੀਂ ਹੋਰ ਵੀ ਦੇਖਿਆ ਹੋਉਗਾ ਜਿਹਦੇ ਮਤਲਬ heart ਦੀ problem ਹੋਵੇ ਜਾਂ ਫ਼ਿਰ attack ਵਗੈਰਾ ਹੁੰਦਾ ਏ ਉਹਦਾ ਇੱਕ ਪਾਸਾ ਹੀ ਖੜ ਜਾਂਦਾ ਉਹਦਾ

mostly ਹੁੰਦਾ ਨਾ ਦਿਲ ਵਾਲਾ ਪਾਸਾ ਹੀ ਖੜਦਾ ਦਿਲ ਵਾਲੇ ਪਾਸੇ ਜਿਹੜੀ ਬਾਂਹ ਏ ਜਾਂ ਲੱਤ ਏ ਉਹੀ block ਹੋ ਜਾਂਦੀ ਏ

ਹਾਂਜੀ ਮੇਰੇ ਇੱਕ friend ਦਾ father ਏ

ਉਹ ਦੇਖਲੋ ਉਹਦੀ ਕਿ ਦਿੱਕਤ ਆਈ ਏ ਉਹਨੂੰ ਸੱਤ ਅੱਠ ਸਾਲ ਹੋ ਚੁੱਕੇ ਉਹਨੂੰ ਅਹ ਗਿਆ ਸੀ ਉੱਥੇ ਆਪਣਾ ਅਹ ਜਿੱਥੇ ਆਪਣਾ ਰਾਜਸਥਾਨ ਕ਼ਨੀ ਉੱਥੇ

marvel ਵਗੈਰਾ ਉੱਥੇ ਲੈਣ ਗਿਆ ਸੀ ਉੱਥੇ ਉਹਨੂੰ attack

ਇੱਕ ਪਾਸਿਓ ਖੜ ਗਿਆ ਦੇਖੋ ਸੱਤ ਅੱਠ ਸਾਲ ਤੋਂ ਇੱਕ ਪਾਸੇ ਹੀ ਖੜਾ ਉਹ ਬੰਦੇ ਦਾ ਉਹਦ ਉੱਧਰੋਂ ਪਾਸਾ ਹੋ ਗਿਆ ਨਾ ਉਹਦਾ ਜਿਹੜਾ blood ਆਲਾ flow ਏ ਨਾ ਉਹ ਉੱਧਰ ਨਾੜਾਂ block ਹੋ ਗਈਆਂ ਨਹੀਂ ਇਹ ਇਹਦੇ ਵਿੱਚ ਆਪਾਂ ਦੇਖਿਆ ਜਾਵੇ ਸਿਰਫ਼ ਦੇਖੋ ਦਿਲ ਪਾਸੇ ਜਿਹੜੀ ਦਿਲ ਵਾਲੀ side ਏ ਉਹੀ ਪਾਸਾ ਖੜਦਾ ਤੇ ਦੂਏ ਪਾਸੇ

ਲੱਤ ਬਾਂਹ ਦੁਏ ਪਾਸੇ ਵੀ ਹੈਗੀ ਏ ਪਰ ਉਹ ਨਹੀਂ ਖੜਦਾ ਖੜਦਾ ਉਹੀ ਪਾਸਾਂ ਜਿਹੜੇ ਪਾਸੇ ਦਿਲ ਏ ਆਪਣਾ ਉਹਦਾ

ਹਾਂਜੀ ਹਾਂ ਉਹਦੇ ਨਾਲ ਇਹ ਆ ਵੀ blood ਉਹ ਉਹ ਪਾਸਾ ਤਾਂ maximum ਤੁਹਾਡੀ ਸਹੀਂ ਗੱਲ ਏ ਉਹੀ ਪਾਸਾ ਖੜਦਾ ਏ

ਕੰਮ ਉੱਧਰ ਏ ਕਰ ਨਹੀੰ ਉੱਧਰ ਏ ਹੁੰਦਾ ਉਹਦੇ ਨਾਲ ਏ ਉਹ ਬੰਦ ਹੋ ਜਾਂਦਾ ਹਾਂ ਉਹੀ side ਬੰਦ ਹੋ ਜਾਂਦਾ ਹਨਾ

ਉਸ ਬੰਦੇ ਦੀ ਉਮਰ ਤਾਂ ਪੰਜਾਹ ਪਚਵੰਜਾ ਸਾਲ ਦੀ ਸੱਠ ਸਾਲ ਦੇ ਨੇੜੇ ਥੇੜੇ ਹੈਗੀ ਏ ਪਰ ਜਿਹੜੇ ਅੱਜਕਲ ਦੇਖੋ ਥੋੜੀ ਉਮਰ ਦੇ ਨੇ ਵੀਹ ਬਾਈ ਸਾਲ ਉਹ ਤਾਂ ਫ਼ਿਰ attack ਹੋ ਰਿਹਾ ਜਾਂ BP ਕਹਿਲੋ

ਹਾਂ ਉਹ ਗੱਲ ਹੋਰ ਏ ਜਿਹੜਾ ਪਾਸਾ ਮਰਨਾ ਜਾਂ ਹੋਰ ਏ ਉਹਦੀ ਉਹ blockage ਆ ਜਾਂਦੀ ਏ ਇਹ blockage ਦਿਮਾਗ਼ ਦੇ ਵਿਚੋਂ ਹੁੰਦੀ ਏ ਨਾ ਕੇ ਸ਼ਰੀਰ ਚ

ਖੜਦਾ ਨਾ ਦਿਮਾਗ਼ ਚ ਕੋਈ ਨਾ ਹੁੰਦੀ ਏ ਆਪਣੀ ਨਾੜ ਉਹਦੀ ਆ ਰਹੀ ਆ related ਉਹਦੇ block ਹੋ ਜਾਂਦਾ ਉਹਦੇ ਨਾਲ ਏ ਉਹ ਪਾਸਾ ਸਾਰਾ ਬੰਦ ਹੋ ਜਾਂਦਾ ਏ ਕਿਉਂਕਿ ਆਪਣੀਆਂ ਨਾੜਾਂ ਦਾ ਜਦ ਦਿਮਾਗ਼ ਤੋ ਲੈਕੇ ਪੈਰ ਦੇ ਨੋਹ ਤੱਕ ਬਣਿਆ ਹੋਇਆ

ਹਾਂ ਖੜ ਸਕਦਾ ਬਿਲਕੁਲ ਖੜੁਗਾ

ਜਦੋਂ ਕੋਈ ਪਿੱਠ ਦੀ problem ਏ back problem ਏ ਇਹਦੇ related ਇਹਦੇ ਨਾਲ ਈ ਇਹ ਨਾੜ ਏ ਸਾਰੀ ਤੁਹਾਡੀ ਨਾੜ

ਹਾਂ ਹਾਂ ਉਹ ਕਿਉਂ ਇੱਕ ਹੋਰ

ਉਹ blood ਹਾਂ ਉਹ blood circulation ਰੁੱਕ ਜਾਂਦਾ ਏ ਆਪਣਾ ਜਾ ਬਹੁਤ ਘੱਟ ਜਾਂਦਾ

ਹਾਂ ਅੱਜ ਮੈਂ ਨਾ ਰਾਤ ਨੂੰ ਕਈ ਵਾਰ ਕੀ ਹੁੰਦਾ ਇੱਕ ਪਾਸੇਂ ਨੂੰ ਪੇਹ ਜਾਂਦੇ ਆਂ ਉਹ ਕਈ ਵਾਰ ਬਾਂਹ ਜੀ ਸੁੰਨ ਹੋ ਜਾਂਦੀ ਏ

ਉਹ ਆਪਣਾ ਭਾਰ ਪਇਆ ਹੁੰਦਾ ਨਾ ਭਾਰ ਪੈਣ ਨਾਲ

ਨਾੜਾਂ ਉਹ ਹੋ ਜਾਦੀਆਂ ਦੱਬ ਜਾਦੀਆਂ ਨੇ ਉਹ ਕੁੱਝ time ਲਈ ਆਪਾਂ ਨੂੰ ਇਹ ਲੱਗਦਾ ਵੀ ਏ ਸੋ ਗਈ ਸੁੰਨ ਹੋ ਗਈ ਫੇਰ ਜਿਉਂ

ਆਪਾਂ ਉੱਠਦਿਆਂ ਹਲਾਉਣੇ ਆਂ ਉਹਦਾ flow ਬਣਦਾ ਤਾਂ ਫ਼ਿਰ ਉਹ ਚੱਲਦੀ ਏ ਕਿਉਂ ਆਪਣਾ blood ਏ ਜਿਹੜਾ pump ਮਾਰਦਾ ਜਿੰਨੇ ਆਪਾਂ pump ਜਿੰਨੇ ਜ਼ੋਰ ਨਾਲ ਵੱਜਦਾ ਉੰਨੇ ਜ਼ੋਰ ਏ blood ਜਾਂਦਾ ਜਾਕੇ ਪੈਰ ਦੇ ਅੰਗੁੱਠੇ ਵਿੱਚ ਵੱਜਦਾ ਏ ਉਸੀਂ speed ਨਾਲ ਫ਼ੇਰ ਵਾਪਿਸ ਆਉਦਾ ਏ ਅੱਛਾ ਮਤਲਬ ਇੰਨੀ

ਹਾਂਜੀ ਆਪਾਂ ਨੂੰ ਲੱਗਦਾ

ਕਿੰਨੀ speed ਨਾਲ ਮਾਰਦਾ ਹੋਊਗਾ pump ਇਹ ਇੱਕ

per ਕਿਲੋਮੀਟਰ ਦੇ ਹਿਸਾਬ ਨਾਲ ਮੈਂ ਸੁਣਿਆ ਨਾ ਜਿਵੇਂ ਕਹਿੰਦੇ ਆਪਣਾ ਜਿਹੜਾ ਖੂਨ ਏ

ਚਾਲੀਂ ਕਿਲੋਮੀਟਰ per ਕਿਲੋਮੀਟਰ ਦੇ ਹਿਸਾਬ ਨਾਲ pump ਮਾਰਦਾ ਉਹ ਆਪਾਂ ਮੰਨਲੋ ਕਾਰ ਚਲਾਉਦੇ ਆਂ

ਚਾਲੀ ਕਿਲੋਮੀਟਰ ਚੱਲਦੀ ਏ ਉਹ speed ਨਾਲ ਆਪਣਾ ਦਿਲ pump ਮਾਰਦਾ ਉਸ speed ਨਾਲ ਮਾਰਦਾ ਬਿਲਕੁਲ

ਬੀਮਾਰ ਬੰਦਾ ਹੈਗਾ ਜਾਂ ਲਾਲੋ ਬਜ਼ੁਰਗ ਬੰਦਾ ਲਾਲੋ ਤੁਸੀਂ

ਫੇਰ ਬੰਦੇ ਦੇ body ਚ pump ਕਿੰਨਾ ਹੋਣਾ ਚਾਹੀਦਾ heart

ਦੇਖੋ ਜਿਹੜਾ young ਏ ਜਾਂ ਸਿਹਤਮੰਦ ਏ ਇਹ ਵੀ ਨਹੀਂ ਹੈਗਾ ਦੇਖੋ ਇੱਕ young ਏ ਇੱਕ ਅਹ

ਕਿੰਨੀ ਕਿੰਨੀ ਹੋਣੀ ਚਾਹੀਦੀ ਏ ਸੱਤਰ ਵੀ ਕੰਮ

ਤੇ ਜਿਹੜਾ ਬਜ਼ੁਰਗ ਬੰਦਾ ਏ ਉਹਦੀ ਸੱਤਰ ਅੱਸੀ ਸਾਲ ਬੰਦਾ ਏ ਉਹਦੀ ਤਾਂ ਮੈਨੂੰ ਲੱਗਦਾ

ਬਿਲਕੁਲ ਬਿਲਕੁਲ ਨਹੀਂ ਹੋਣੀ ਚਾਹੀਦੀ ਉਹਨੂੰ ਉਹਦੇ ਉੰਨਾ

ਯੋਉੰਗ ਆ ਉਹਦੀ heart beat ਜਿਆਦਾ ਧੜਕਦੀ ਹੋਊਗੀ

ਦੇਖੋ ਉਹ ਤਾਂ ਇੱਕ ਪਾਸੇ ਬੈਠਾ ਉਹ ਤਾਂ ਉਹਨੇ ਤਾਂ ਆਪਣੀ ਉਮਰ ਕੱਢ ਲਈ

ਮਤਲਬ ਅੱਸੀ ਸਾਲ ਦਾ ਬੰਦਾ ਉਹਨੂੰ ਤਾਂ ਕੀ tension ਪੈਣੀ ਸੀ ਉਹ ਪੈ ਲਈ ਜੋ ਹੈਗੀ ਸੀਗੀ ਉਹਦੀ ਤਾਂ heart

ਘੱਟ ਏ ਹੋਗੇ ਮੈਨੂੰ ਲੱਗਦਾ ਪੰਜਾਹ ਨਾਲ ਸੱਠ ਪੇਂਹਟ ਦੀ ਹੋਗੀ ਇਹਦੇ ਬਾਅਦ ਤਾਂ ਹੋਣੀ ਨਹੀਂ ਉਹਦੀ

ਮੈਂ ਹੋਰ ਦੱਸਦਾ ਏ ਜਿਹੜਾ ਅਹ ਹੈਗਾ ਨਾ ਵੀ ਕਿਸੇ ਨੂੰ ਕੋਈ problem ਨਹੀਂ ਜਿਵੇਂ

ਉਹਨੂੰ ਕੋਈ problem ਨਹੀਂ ਸਿਹਤਮੰਦ ਏ ਹੁਣ ਦੂਸਰੇ ਪਾਸੇ ਲੇਈਏ ਹੈਗਾ ਤਾਂ young ਏ ਪਰ ਹੈਗਾ ਬੀਮਾਰ ਏ

ਉਧਰ ਬਜ਼ੁਰਗ ਏ ਕੋਈ ਪਰ ਏਹ ਸਿਹਤਮੰਦ ਏ

ਵੀ ਥੋੜਾ ਆਪਣਾ ਸ਼ਰੀਰ ਜਾਂ heart ਏ ਕੁੱਝ ਵੀ ਹੈਗਾ ਵੀ ਸਿਹਤਮੰਦ ਏ ਉਹ proper ਕੰਮ ਕਰ ਰਿਹਾ ਏ ਤਾਂ flow ਵੀ proper ਏ ਵੱਜੂਗਾ ਠੀਕ ਏ ਪਰ ਇੱਕ ਹੋਰ ਦੇਖੋ ਇੱਕ gents ਏ ਹਨਾ ਉਹਨੇ ਚਲੋਂ ਵਗੈਰਾ drink ਵਗੈਰਾ ਸਭ ਕੁੱਝ ਕਰਦਾ ਏ ਠੀਕ ਏ ਉਹ ਤਾਂ ਕੁਦਰਤੀ ਏ ਜਿਹੜਾ drink ਵਗੈਰਾ ਕਰਦਾ ਏ ਸ਼ਰਾਬ ਵਗੈਰਾ ਪਿੰਦਾ

ਉਹਦਾ ਕਾਰਨ ਇਹ ਹੈ ਦੇਖੋ ਜਿਹੜਾ ਬੰਦਾ ਏ ਜਿਵੇਂ ਤੁਸੀਂ

ਜਿਹੜੇ drink ਕਰਦੇ ਨੇ drink ਕਰਨ ਦਾ ਮਤਲਬ ਕਿ ਹੈਗਾ ਉਹਨਾ ਦੇ ਜਿਹੜੇ ਉਹ alcohol ਆ blood ਵਿੱਚ mix ਹੋਗੀ

ladies ਲਾਲੋ ਹੁਣ ladies ਹੁੰਦੀਆਂ ਏ ਬੰਦੇ ਨਾਲੋ ਜਿਆਦਾ sensitive

ਉਹ ਕੋਈ ਵੀ ਗੱਲ ਏ ਉਹਨੂੰ serious ਲੈਕੇ ਜਾਂ ਕਹਿਲੋ ਵੀ ਜਿਆਦਾ ਉਹ tension ਲੈਂਦੀਆਂ ਨੇ ਜਦੋਂ ਕੋਈ tension ਲੈ ਲਿੰਨੇ ਹਾਂ ਉਹਦੇ ਨਾਲ ਵੀ circulation ਤੇਜ ਹੋ ਜਾਂਦਾ ਏ

ਹਾਂ ਉਹ ਇਹ ਉਹਦਾ region ਬਣਦਾ ਮਤਲਬ ਕਿ ਸਾਰੀ ਪੂਰੀ body ਦੇ ਵਿੱਚ ਬੀਮਾਰੀਆਂ ਦੀ ਜੜ ਹੈਗੀ tension

ਬੀਮਾਰੀ ਵੱਧ ਲੱਗੂਗੀ ਜੀ

ਭੁੱਖ਼ ਲੱਗਣੀ ਬੰਦ ਹੋ ਜਾਂਦੀ ਏ tension ਵਾਲੇ ਬੰਦੇ ਨੂੰ ਐਵੀ ਦੇਖਿਓ ਕਦੇ

ਦਿਲ ਏ ਨੀ ਕਰਦਾ ਉਹਦਾ ਦਿਮਾਗ਼ ਉੱਧਰ ਹੁੰਦਾ ਏ ਵੀ ਹਾਂ ਕੀ ਹੋ ਰਿਹਾ ਕਿਆ ਨਹੀਂ

problem ਸ਼ੁਰੂ ਹੋ ਗਈ ਤਾਂ ਪਕੜੀ ਜਾਂਦੀ ਏ ਤੇ ਮੈਂ ਨਾ ਇਹ ਕਿਹੜਾ ਰੁਕਦੀ ਹੁੰਦੀ

ਨਹੀਂ ਰੁਕਦੀ ਏ ਇਹ ਵੱਧਦੀ ਏ ਇਹ ਬੰਦੇ ਤੇ depend ਏ ਹਾਂ ਕਰਦੇ ਏ ਨਹੀਂ ਕਰਦੇ

BP ਵੀ ਲਾਲੋਂ ਹਨਾ ਇਹ ਜਿਹਨੂੰ medicine ਲੱਗ ਗਈ ਉਹ ਤਾਂ ਮੈਨੂੰ ਵੀ ਨਹੀਂ ਲੱਗਦਾ ਕਦੇਂ ਬੰਦ ਹੋਗੀ ਉਹਦੀ ਚੱਲੀ

ਨਹੀਂ ਬੰਦ ਇਹ ਜਿੰਦਗੀ ਭਰ ਆਲੀਆਂ medicines ਏ ਚੱਲਦੀਆਂ